ਇਸਦੇ ਬੋਰਡ ਉੱਪਰ ਅੰਕਲ ਦਾ ਨੰਬਰ ਵੀ ਲਿਖਿਆ ਹੋਇਆ ਹੈ।

ਇਸ ਦੇ ਅੰਦਰ ਰੋਜ਼ ਬਹੁਤ ਸਾਰੀਆਂ ਮੈਰਿਜਸ ਹੁੰਦੀਆਂ ਹਨ।

ਇਸ ਪਾਰਕ ਵਿੱਚ ਬਹੁਤ ਸਾਰੇ ਬਾਈਕ ਵੀ ਖੜੇ ਹਨ ਇਸ ਪਾਰਕ ਵਿੱਚ ਬਹੁਤ ਸਾਰੇ ਦਰੱਖਤ ਵੀ ਲੱਗੇ ਹੋਏ ਹਨ।

ਇਸ ਪਿਕਚਰ ਵਿੱਚ ਇੱਕ ਮਾਰਕਿਟ ਦਰਸਾਈ ਗਈ ਹੈ ਉੱਸ ਮਾਰਕਿਟ ਵਿੱਚ ਫੁੱਲਾਂ--

ਇਸ ਪੱਥਰ ਦੇ ਨੇੜੇ ਇੱਕ ਆਦਮੀ ਦੋ ਤਿੰਨ ਬੱਚੇ ਖੜੇ ਹੋਏ ਹਨ।

ਇਹ ਵਿਅਕਤੀ ਆਪਸ ਵਿੱਚ ਗੱਲਾਂ ਕਰ ਰਹੇ ਹਨ ਇਹ ਸਟੇਡੀਅਮ ਬਹੁਤ ਹੀ ਵੱਡਾ ਹੈ ਇੱਥੇ ਬਹੁਤ ਹੀ ਜਿਆਦਾ ਟੈਂਟ ਲੱਗੇ ਹੋਏ ਹਨ।

ਇਸ ਪਿੱਚਰ ਵਿੱਚ ਇੱਕ ਵਿਅਕਤੀ ਕੰਮ ਕਰ ਰਿਹਾ ਹੈ।

ਇਹ ਇੱਕ ਸਰ ਓਹਨਾਂ ਨੂੰ ਡਾਂਸ ਸਿਖਾ ਰਿਹਾ ਹੈ।

ਇਹ ਵਰਕਰ ਅੱਗ ਦੇ ਨਾਲ ਕੁਝ ਕਰ ਰਿਹਾ ਹੈ।

ਇਸ ਪਿੱਚਰ ਵਿੱਚ ਇੱਕ ਬਾਜ਼ਾਰ ਦਾ ਦ੍ਰਿਸ਼ ਦਿਖਾਇਆ ਗਿਆ ਹੈ।

ਇਸ ਪਿਕਚਰ ਵਿੱਚ ਇਕ ਆਦਮੀ ਖੜਾ ਹੋਇਆ ਹੈ ਉਸ ਆਦਮੀ ਦੇ ਪਿੱਛੇ ਇਕ ਮੰਦਿਰ ਦਿਖਾਈ ਦੇ ਰਿਹਾ ਹੈ।

ਮੰਦਰ ਦੇ ਨੇੜੇ ਬਹੁਤ ਸਾਰੇ ਫਲਾਵਰਸ ਲੱਗੇ ਹੋਏ ਹਨ ਆਦਮੀ ਆਪਣੀ ਫੋਟੋ ਕਲਿੱਕ ਕਰਵਾ ਰਿਹਾ ਹੈ।